dragon ਫਲ ਹੁਣ ਇੱਧਰ ਵੀ ਬੀਜਣ ਲੱਗ ਗੇ ਉਹ ਫਸਲ ਲਗਾਉਣ ਲੱਗਗੇ dragon ਫਲ ਦੀ ਵੀ ਦੇਖਲੋ

ਪੜ੍ਹੇ ਲਿਖੇ ਨੇ ਨਾ ਅੱਗੇ ਅਗਾਂਹ ਸਚਾਉ ਕਹਿਲੋ ਆਪਣਾ ਸੋਚ ਵਾਲੇ ਨੇ ਉਹ ਬਹੁਤ ਨੇ ਬਹੁਤ ਕੁੱਝ ਕਰਦੇ ਨੇ ਵੀ ਲੋੜ ਹੀ ਨੀ ਸਾਨੂੰ

ਮੱਛੀ ਪਾਲਣ ਪਹਿਲਾਂ ਕਿੱਥੇ ਹੁੰਦਾ ਸੀ ਮੱਛੀ ਪਾਲਣ ਵੀ ਬਹੁਤ ਲਾਉਣ ਲੱਗਗੇ ਇੱਧਰ ਲੋਕ

ਬਹੁਤ ਕੁੱਝ ਹੈਗਾ ਕਰਨ ਨੂੰ ਥੋੜਾ ਬਹੁਤਾ ਹੋਵੇ ਖੇਤੀ ਬਾੜੀ ਨਾਲ ਸਬੰਧਿਤ ਬਹੁਤ ਨੇ ਹਾਂਜੀ ਹਾਂ ਕਰਨਗੇ ਇਸ ਚ ਤਾਂ ਹੈ ਨਾ ਕਰਦੇ ਨੀ ਹੈਗੇ ਹੁਣ ਤਾਂ ਸਰੇ ਜਿਵੇਂ ਤੁਸੀਂ ਕਹਿਨੇ ਹੋ ਵੀ ਆਪਾਂ ਵੀ ਆਰਾਮ ਭਾਲ ਲਿਆ

ਕਹਿ ਸਕਦੇ ਹਾਂ ਪਰ ਇਹ ਹੈ ਵੀ ਇਹਨਾ ਦਾ ਇੱਕ ਨੁਕਸਾਨ ਹੈਗਾ ਵੀ ਜਿਹੜੀ ਲੇਬਰ ਉਹ ਹੈ ਨਾ ਉਹ ਜਰੂਰ ਖਤਮ ਹੋਗੀ ਆ ਹਾਂ ਲੇਬਰ force ਘਟਗੀ

ਰੱਖੇ ਹੁੰਦੇ ਤੀ ਬੰਦੇ ਹਾਂ ਬੰਦੇ ਉੱਥੀ ਓ ਕੰਮ ਕਰੀ ਜਾਂਦੇ ਤੇ ਉਹ ਚੀਜ਼ਾਂ ਸਾਰੀਆਂ ਖਤਮ ਹੋਗੀਆਂ

ਹਾਂ ਪਾਨਾ ਨਾ ਪਹਿਲਾਂ ਲੋਕ ਡੰਗਰ ਰੱਖਦੇ ਸੀਗੇ ਮੈਸਾਂ ਵਗੇਰਾ

ਦੇਖੋ ਇੱਕ ਤਾਂ ਮੈਸਾਂ ਦਾ ਦੁੱਧ ਵੇਚਣਾ ਉਹਨੇ

ਦੂਜੇ number ਤੇ ਮੈਸਾਂ ਦਾ ਗੋਬਰ ਉਹ ਵੀ ਵਿਕਦਾ ਸੀਗਾ ਉਹ ਵੀ

ਹੁਣ digital ਕਹਿਲੋ ਉਹ ਤਰੀਕੇ ਨਾਲ ਬਿਕਨ ਲੱਗ ਗਈਆਂ

ਬਿਸਕੁਟਾਂ ਦੀ packing ਨੀ ਹੁੰਦੀ ਛੇ ਛੇ ਸੱਤ ਬਿਸਕੁਟਾਂ ਦੀ ਏਵੇਂ ਬਹੁਤ ਸੋਹਣੀ ਦੱਸ ਕਮਾਲ ਹੈ ਜੀ ਹਾਂ ਜੀ ਬਿਕਦੀ ਹੈ ਜੇ ਕੰਮ ਕਰਨਾ ਹੈ ਤੇ ਬੰਦਾ ਉਹ ਵੀ ਕਰ ਸਕਦਾ

ਹੁਣ ਤੁਸੀਂ ਉਹ ਦੇਖਲੋ ਇੱਕ ਤਾਂ ਉਹਦੀਆਂ ਪਾਥੀਆਂ ਬਣਦੀਆਂ ਦੂਜੇ number ਤੇ ਉਹਦੇ ਗੋਬਰ ਨਾਲ biogas plant ਲੱਗਦਾ

ਬਹੁਤ ਹੈ ਇੱਥੇ ਗੋਬਰ ਗੈਸ ਵੀ ਐਨ ਵਧੀਆ ਬਣਦੀ ਹੈ ਜੀ ਉਹਦੀ ਹਾਂ biogas plant ਵੀ ਲੱਗਦਾ ਜੇ ਹੁਣ ਡੰਗਰ ਰੱਖੋੰਗੇ ਉਹਦਾ ਕਿੰਨਾ ਫਾਇਦਾ ਇੱਕ ਸਿਲੰਡਰ ਦੇਖਲੋ ਜੀ ਗਿਆਰਾ ਸੋ ਚ ਪੈਂਦਾ ਗਿਆਰਾਂ ਸੋ ਦਾ ਸਿਲੰਡਰ ਹੈ

ਦੁੱਧ ਵੇਚੋ ਗੋਬਰ ਦਾ biogas plant use ਕਰੋ ਤੇ ਜਿਹੜਾ biogas plant ਦੇ ਵਿੱਚ ਜਿਹੜਾ ਗੋਹਾ waste ਨਿਕਲਦਾ ਉਹ

ਉਹਨੂੰ ਕੱਡ ਕੇ ਤੁਸੀਂ ਆਪਣਾ ਇੱਥੇ plant ਚ ਪਾਓ

ਰੇਹ ਦਾ ਕੰਮ ਲਵੋ ਬਿਲਕੁਲ ਜੀ ਹਮ ਉਹੀ ਆ ਪਰ ਹੁਣ ਕਰਦੇ ਨੀ ਹੈਗੇ ਹੁਣ ਤਾਂ ਏਵੇਂ ਹੈ ਵੀ ਨਾ ਡੰਗਰ ਰੱਖੋ ਦੁੱਧ ਮੁੱਲ ਲਵੋ ਕੁੱਝ ਕਰਨਾ ਨਾ ਪਵੇ

ਹਾਂ ਸਾਫ਼ ਕੱਪੜੇ ਪਾਓ ਗੱਡੀ ਥੱਲੇ ਹੋਵੇ ਬੁਲਟ ਮੋਟਰਸਾਈਕਲ ਹੋਵੇ ਬੱਸ ਘੁੰਮੀ ਜਾਓ

ਖੇਤੀਬਾੜੀ ਬਹੁਤ ਉਹ ਹੈਗਾ ਹੁਣ

ਸੀ ਕੰਬਾਈਨਾਂ ਆਗੀਆਂ ਕਣਕ ਤਾਂ ਜਿਹੜਾ ਹੱਥਾਂ ਨਾਲ ਕਣਕ ਕੱਟ ਦੇ ਸੀਗੇ ਜੀਰੀ ਕੱਡ ਦੇ ਸੀਗੇ ਹੜਮਬੇ ਆਗੇ

ਡੰਗਰਾਂ ਦੇ ਕੱਖ ਕੱਟਣ ਆਲੀ ਤੇ ਉਹਨਾ

ਜਿਹੜੀ ਆਪਾਂ ਬਰਸੀਂਨ ਵੱਡ ਦੇ ਤੇ ਨਾਲ ਹੱਥਾਂ ਨਾਲ

ਕਰਕੇ ਪਰ ਉਹ ਜਿਹੜੀ ਮਸ਼ੀਨ ਹੈ ਨਾ ਜੀ ਉਹ ਆਮ ਲੋਕ ਨੀ ਲਈ ਸਕਦੇ ਉਹ ਨਾ ਜਿਹਨੇ ਮਤਲਬ ਡਾਇਰੀ ਫਾਰਮ ਲਾਏ ਹੋਏ ਨੇ ਉਹ ਨਾ ਵੀ ਪੰਜਾਹ ਪੰਜਾਹ ਸੋ ਸੋ ਡੰਗਰ ਰੱਖੇ ਹੋਏ ਨੇ ਮੈਸਾਂ ਰੱਖੀਆਂ ਹੋਈਆਂ ਨੇ

ਆਮ ਲਈ ਨੀ ਜਿਵੇਂ ਉਹ ਤਾਂ ਹੁਣ ਜਿਹਦੇ ਕੋਲ ਇੱਕ ਦੋ ਕਿੱਲੇ ਹ੍ਪੇ ਉਹਨੂੰ ਤਾਂ ਕੋਈ ਫਾਇਦਾ ਨੀ ਉਹ ਤਾਂ ਜਿਹਦੇ ਕੋਲ ਪੰਜਾਹ ਸੱਠ ਕਿੱਲੇ ਜਾਂ ਵੱਧ ਖੇਤੀ ਹੈ ਡੰਗਰ ਹੈ ਉਹਨਾ ਲਈ ਹੈ ਉਹ ਤਾਂ

ਠੀਕ ਆ ਟ੍ਰੈਕਟਰਾਂ ਨੇ ਬਹੁਤ ਕਿਸਮਾ ਅਗੀਆਂ ਕਈ ਕੰਪਨੀਆ ਦੇ tractor ਆਗੇ ਜਿਵੇਂ ਥੋਨੂੰ ਲੋੜ ਹੈ ਉਵੇਂ ਦਾ tractor ਤੁਸੀਂ ਲੈਲੋ

ਮਿੱਟੀ ਨੂੰ ਪੱਧਰ ਕਰਨ ਵਾਸਤੇ ਸੁਹਾਗੇ ਆ ਗਏ ਸੁਹਾਗਾ

ਉਹ ਲੱਕੜ ਦਾ ਹੁੰਦਾ ਸੀ ਹੁਣ ਉਹ ਲੋਹੇ ਦਾ ਬਣਾ ਲਿਆ

ਨੂੰ ਹੋਰ ਮੁਲਾਇਮ ਕਰਨ ਵਾਸਤੇ ਰੂਟਾਵੇਟਰ ਆਗਿਆ

ਠੀਕ ਹੈ ਇਸ ਤਰ੍ਹਾਂ ਕਈ ਚੀਜ਼ਾਂ ਨੇ ਜਿਹੜੀਆਂ ਹੁਣ ਬਹੁਤ ਆਗਿਆਂ agriculture land ਦੇ ਵਿੱਚ

ਹਾਂਜੀ ਹਾਂ ਉਹ ਤਾਂ ਹੈ

ਕਈ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਦਾ ਦੇਖੋ ਜੇ ਆਪਾਂ ਕਹਿਏ ਖੇਤਾਂ ਦੇ ਵਿੱਚ ਕੰਮ ਘਟ ਗਿਆ ਮਸ਼ੀਨਾ ਅਗੀਆਂ ਪਰ ਮਸ਼ੀਨਾ ਬਣਾਉਣ ਵਾਸਤੇ ਤਾਂ ਬੰਦੇ ਹੀ ਚਾਹੀਦੇ ਨੇ ਜੇ ਉੱਧਰ ਰੋਜ਼ਗਾਰ ਘੱਟ ਗਿਆ ਤਾਂ ਮਸ਼ੀਨਾ ਵਾਲੇ ਪਾਸੇ ਰੋਜ਼ਗਾਰ ਵੱਧ ਗਿਆ ਉੱਥੇ ਵੀ ਸੋ ਸੋ ਬੰਦਾ ਕੰਮ ਕਰਦਾ

ਪ੍ਰੀਤ ਕੰਬਾਈਨ ਕਰਤਾਰ ਕੰਬਾਈਨ ਕਲਾਸ company

ਨੇ ਤੁਸੀਂ ਕਰਦੇ ਇੱਧਰ ਨੂੰ ਜਾਓਂਗੇ ਨਾ ਨਾਭੇ ਭਾਦਸੋਂ ਉੱਥੇ ਦੋ

ਨਾ sorry ਰੋਪੜ ਜਾਓਂਗੇ ਠੀਕ ਆ ਰੋਪੜ ਜਾਓ ਮੋਹਾਲੀ ਜਾਓ ਚੱਪੜ ਚਿੜੀ ਜਾਓ ਉੱਥੇ tractor ਫੈਕਟਰੀਆਂ ਨੇ ਸਵਰਾਜ ਆਲਿਆਂ ਦੀਆਂ

ਹਾਂਜੀ ਹੁਣ ਇੰਨਾ ਕੰਮ ਵੀ ਹੁਣ ਜੇ ਉੱਧਰੋਂ ਘਟ ਗਿਆ ਤਾਂ ਇੱਧਰੋਂ ਰੋਜ਼ਗਾਰ ਦੇਖੋ ਹੈਗਾ ਜੇ ਆਪਾਂ ਕਹਿੰਦੇ ਹਾਂ ਰੋਜ਼ਗਾਰ ਖਤਮ ਹੋਜੇ

ਮੈਂ ਉਹਦੇ ਚ ਕੀ ਹੈ ਜਿਹੜੀ ਲੇਬਰ ਕਲਾਸ ਹੈ ਨਾ ਤੁਸੀਂ ਕਹਿੰਦੇ ਹੋ ਫੇਕਟਰੀਆਂ ਚ ਰਹਿੰਦੇ ਉਹ ਮਤਲਬ technician ਕਹਿਲੋ ਜਾਂ ਹੋਰ

ਉਹਨਾ ਕੋਲ ਰੋਜ਼ਗਾਰ ਹੈਗਾ ਹੀ ਆ ਕਈ ਇਸ ਤਰ੍ਹਾਂ ਦੇ ਜਿਹੜਾ ਉਹਨਾ ਦਾ ਕਿਤੇ ਵੀ ਕੁੱਝ ਨੀ ਕਰ ਸਕਦੇ ਉਹਨਾ ਦੀ ਗੱਲ ਕਰਦਾ ਸੀ ਮੈਂ ਤਾਂ ਨਾ

ਹਾਂ ਉਹ ਤਾਂ ਦੇਖੋ ਫ਼ੇਰ ਢੋਆ ਢਵਾਈ ਵਾਸਤੇ ਹੋਣਗੇ ਜੇ ਆਪਾਂ ਮਾਲ load ਕਰਨਾ ਰੱਖਣਾ

ਹੁਣ ਅੱਜ ਪਹਿਲਾਂ ਕੀ ਹੁੰਦੇ ਨੇ ਮੋਟਰ ਲਾ ਕੇ ਪਾਣੀ ਦਿੰਦੇ ਤੇ ਖੇਤਾਂ ਨੂੰ

ਵੀ ਆਲੇ ਦੇਖਿਆ ਆਲੇ ਦੁਆਲੇ ਨੀ ਜਾਂਦਾ ਪਾਣੀ ਉਹੀ ਤਾਂ ਹੈਜੀ

ਬਹੁਤ ਹਾਂਜੀ ਹਾਂ ਹੁਣ ਤਾਂ ਦੇਖੋ ਇੱਕ ਜਗ੍ਹਾ ਤੁਸੀਂ ਹੋਰ ਵੀ ਦੇਖਿਆ ਹੋਣਾ ਉਹਦੇ ਵਿੱਚ ਕੀ ਆ ਨਾ ਕਈ ਲੋਕਾਂ ਨੇ ਜਿਹੜਾ ਬਰਸਾਤ ਦਾ ਪਾਣੀ ਆ

ਹਾਂ ਹਾਂ ਉਹ ਤਾਂ ਬਹੁਤ ਚੱਲ ਪਿਆ ਹਾਂ ਕਾਫੀ ਉਹਦਾ ਫਾਇਦਾ ਹੈ ਵੀ ਉਹ ਤਾਂ ਜਰੂਰੀ ਹੈ ਉਹ

ਚਲੋ ਵਧੀਆ ਹੈ ਜਿਵੇਂ ਹੈ

ਹਾਂਜੀ ਹਾਂ ਮੈਨੂੰ ਵੀ ਬਹੁਤ ਵਧੀਆ ਲੱਗਿਆ

ਬੱਸ ਇੱਦਾਂ ਹੀ ਕਰਦੇ ਰਹੋ ਏਂ ਨਾ ਕੁੱਝ ਚੀਜ਼ਾਂ ਮੈਨੂੰ ਪਤਾ ਲੱਗਦੀਆਂ ਮੈਂ ਥੋਨੂੰ ਦੱਸਾਂ ਤੁਸੀਂ ਥੋਨੂੰ ਪਤਾ ਮੈਨੂੰ ਦੱਸੋ

ਠੀਕ ਆ ਜੀ ਇਸ ਤਰ੍ਹਾਂ ਬੱਸ ਜਾਣਕਾਰੀ ਵਧਦੀ ਆ

ਕੇ ਥੋੜਾ ਜਾ ਉਹ ਰੱਖੋ ਧਿਆਨ ਆਪਾਂ ਹਰਾ ਭਰਾ ਰੱਖਣਾ ਵਾਤਾਵਰਣ

ਘਰ ਆਪਣੇ organic ਖਾ ਕਰਾਓ ਲਾਓ ਗਮਲੇ ਗੁਮ੍ਲੇ ਲਾ ਕੇ ਛੋਟੀ ਮੋਟੀ ਖੇਤੀ ਕਰਕੇ ਨਾ

ਉੱਥੋਂ ਤੁਸੀਂ ਲੇਕੇ ਆਪਣੇ ਘਰੇ ਬੀਜ ਸਕਦੇ ਹਾਂ

ਕਿਉਂਕਿ ਬਾਹਰ spray ਆਲੀ ਚੀਜ਼ ਖਾਣ ਨਾਲੋਂ ਆਪਣੇ ਘਰ ਆਲੀ ਆਪ organic ਕਰੋ ਨਾਲ

ਹਾਂ ਆਪ ਵੀ ਖਾਓ ਬੱਚਿਆਂ ਨੂੰ ਵੀ ਤਾਜ਼ੀਆਂ ਖਲਾਓ fresh ਤਾਜ਼ੀ ਸਬਜੀਆਂ ਬਿਲਕੁਲ ਜੀ ਇਹ ਤਾਂ ਹੈ ਜੀ

ਹਾਂਜੀ sir ਕੀ ਹਾਲ ਏ ਜੀ

ਹੋਰ ਸੁਣਾਓ

ਗੱਲਬਾਤ ਬੱਸ ਥੋੜਾ ਜਾ ਦੇਖ ਰਿਹਾ ਸੀ ਮੈਂ history ਬਾਰੇ ਹਮ ਅੱਛਾ history history

world ਦੀ history ਨਹੀਂ ਨਹੀਂ ਇਹ ਆਪਣੀ ਪੰਜਾਬ ਦੀ ਉਹ

ਅੱਛਾ ਕਿਆ ਦੇਖ ਰਹੇ ਸੀ ਉਸ ਚ

ਹਾਂ ਸਤਾਰਾਂ ਸੋ ਨੋ ਤੋਂ ਲੈ ਕੇ ਉੰਨੀ ਸੋ ਛਿਆਨਵੇ ਤੱਕ ਦਾ ਕਿਵੇਂ ਕਿਆ ਰਿਹਾ

ਹਾਂਜੀ ਹਾਂ

ਤਾਂ ਬੰਦਾ ਬਹਾਦਰ ਦਾ ਦੇਖ ਰਿਹਾ ਸੀ

ਹਾਂ ਜੀ ਵਧੀਆ ਜੀ ਠੀਕ ਸੀਗਾ ਇਹ ਵੀ ਹੁਣ ਅਹ ਬੰਦਾ ਬਹਾਦਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ